ਇਸ ਵਿੱਚ ਚਿੱਟੇ ਅਤੇ ਗੁਲਾਬੀ ਰੰਗ ਦੀਆਂ--

ਇੱਥੇ ਇੱਕ ਪੁੱਲ ਵੀ ਬਣਿਆ ਹੋਇਆ ਹੈ ਅਤੇ ਪਹਾੜਾ ਉੱਪਰ ਘਰ ਨਜ਼ਰ ਆ ਰਹੇ ਹਨ।

ਇਸ ਦੇ ਵਿੱਚ ਬਹੁਤ ਗੱਡੀਆਂ ਖੜੀਆਂ ਹੋਈਆਂ ਹਨ ਇਸ ਦੇ ਬਾਹਰ ਵੀ।

ਬਹੁਤ ਸਾਰੇ ਰੌਸ਼ਨ ਦਾਨ ਲੱਗੇ ਹੋਏ ਹਨ।

ਇਹ ਇੱਕ ਬਹੁਤ ਲੰਬਾ ਸਾਰਾ--

ਅਤੇ ਇੱਥੇ ਕਈ ਕਾਰਾਂ ਵੀ ਪਾਰਕ ਕੀਤੀਆਂ--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

ਇਹ ਇੱਕ ਮੰਦਿਰ ਹੈ ਜਿਸ ਦਾ ਰੰਗ ਸੁਰਮਈ ਹੈ ਇਸ ਦੇ ਮੂਰੇ--

ਇਸ ਦੇ ਮੂਰੇ ਬਹੁਤ ਸਾਰੀਆਂ ਗੱਡੀਆਂ ਪਾਰਕ ਕੀਤੀਆਂ--

ਇਹ ਇੱਕ ਹਰਿਆ ਭਰਿਆ ਪਾਰਕ ਹੈ ਜਿਸ ਵਿੱਚ ਘਾਹ ਅਤੇ--

ਇਹ ਇੱਕ ਮੰਦਿਰ ਹੈ ਜਿਸ ਦਾ ਰੰਗ ਲਾਲ ਐ ਇੱਥੇ ਪੀਤਲ ਦੀਆਂ--

ਅਤੇ ਮੂਹਰੇ ਪੂਜਾ ਦਾ ਸਮਾਨ ਪਿਆ ਹੋਇਆ ਹੈ ਅਤੇ ਇੱਕ ਆਦਮੀ--

ਇਹ ਇੱਕ ਮੋਬਾਇਲਾਂ ਦੀ ਦੁਕਾਨ ਹੈ।

ਵੱਡੇ ਵੱਡੇ ਤੇ ਹਰੇ ਭਰੇ ਦਰਖਤ ਲੱਗੇ ਹੋਏ ਹਨ।

ਅਤੇ ਮੂਰੇ ਕੁਰਸੀਆਂ ਉਪਰ ਇਕ ਆਦਮੀ ਬੈਠਾ ਹੋਇਆ ਹੈ ਇੱਥੇ ਇੱਕ--

ਇਹ ਇੱਕ ਬੱਸ ਹੈ ਜਿਸ ਦੀਆਂ ਸੀਟਾਂ ਦਾ ਰੰਗ ਨੀਲਾ--

ਅਤੇ ਕੱਚ ਦਾ ਟੇਬਲ ਪਿਆ ਹੈ ਇੱਥੇ ਅਲੱਗ ਅਲੱਗ ਤਰ੍ਹਾਂ ਦੀਆਂ--

ਉਨਾਂ ਦੇ ਵਾਲਾਂ ਉੱਪਰ ਚਿੱਟੇ ਰੰਗ ਦਾ ਗਜਰਾ ਲਗਾਇਆ ਹੋਇਆ ਹੈ ਅਤੇ ਉਹਨਾਂ ਨੇ--

ਏਹ ਇੱਕ ਮੈਰਿਜ ਹੋਲ ਹੈ ਜਿੱਸ ਵਿੱਚ ਰੰਗ ਬਿਰੰਗੇ ਕੱਪੜੇਯਾਂ ਨਾਲ ਇੱਕ ਸਟੇਜ ਲੱਗਾ ਹੋਇਆ ਹੈ।

ਜਿਸ ਉੱਪਰ ਸੰਤ ਜੋਰਜ ਗਿਰਜਾ ਘਰ--

ਫੁੱਲਾਂ ਵਾਲੀਆਂ ਦੋ ਪੇਂਟਿੰਗਾਂ ਲਟ ਰਹੀਆਂ ਹਨ।

ਮਠਿਆਈਆਂ ਨੂੰ ਟਰੇਆ ਵਿੱਚ ਸਜਾ ਕੇ ਰੱਖਿਆ ਹੋਇਆ ਹੈ।

ਨਗਰ ਕੌਸਲ ਸੁਲਤਾਨਪੁਰ ਲੋਧੀ ਲਿਖਿਆ ਹੋਇਆ ਹੈ ਇਥੇ ਇੱਕ ਆਦਮੀ ਕੰਮ ਵੀ ਕਰ ਰਿਹਾ ਹੈ।

ਇਹ ਇੱਕ ਹਰਿਆ ਭਰਿਆ ਮੈਦਾਨ ਹੈ ਜਿਸ ਵਿੱਚ ਘਾਹ ਅਤੇ ਬਹੁਤ ਵੱਡੇ ਸੰਘਣੇ ਸੰਘਣੇ ਦਰਖਤ ਲੱਗੇ ਹੋਏ ਹਨ।

ਪੜਦੇ ਅਤੇ ਸੁਨਹਿਰੀ ਰੰਗ ਦੀਆਂ ਕੁਰਸੀਆਂ ਨਾਲ ਸਜਾਇਆ ਹੋਇਆ ਹੈ।

ਇਹ ਇੱਕ ਦਫ਼ਤਰ ਹੈ ਜਿਸ ਦਾ ਰੰਗ ਚਿੱਟਾ ਹੈ ਇੱਥੇ ਬਹੁਤ ਸਾਰੀਆਂ ਫੋਟੋਆਂ ਨੂੰ--

ਤੇ ਕੰਮ ਕਰ ਰਿਹਾ ਹੈ ਇਸ ਦੇ ਨੀਲੇ ਪਰਦੇ ਹਨ।

ਜਿਸ ਦਾ ਰੰਗ ਲਾਲ ਹੈ ਇਸ ਦੇ ਮੂਰੇ ਇੱਕ ਆਦਮੀ ਬੈਠਾ ਹੋਇਆ ਹੈ।